ਲਾਲਾ ਦੀ ਮੋਤ ਦਾ ਬਦਲਾ ਲੈਣ ਲਈ ਉਹਨਾਂ ਰਾਜ ਗੁਰੂ ਅਤੀ ਸੁਖਦੇਵ ਨਾਲ ਮਿਲ ਕੇ ਪੁਲਿਸ ਅਫਸਰ ਸਕਾਟ ਨੂੰ ਮਾਰਨ ਦੀ ਯੋਜਨਾ ਬਣਾਈ ਅਹ ਪਰ

Hello

ਹਾਂਜੀ ਸੱਤ ਸ਼੍ਰੀ ਅਕਾਲ ਠੀਕ ਆ ਵਦੀਆ ਜੱਸ ਤੁਸੀਂ ਦੱਸੋ ਕਿੱਦਾਂ ਠੀਕ ਹੋ ਹਾਂਜੀ ਦੀ ਵਦੀਆ ਮੈਂ ਕਹਿਣਾ ਸੀ Free ਹੈਗੇ ਤੁਸੀ ਦੱਸ minute ਮੈਂ ਤੁਹਾਡੇ ਨਾਲ ਗੱਲ ਕਰਨੀ ਸੀਗੀ

ਮੈਨੂੰ ਨਾ ਕਿਰਨ ਬੇਦੀ ਤੇ topic ਮਿਲਿਆ ਸੀ ਤੇ ਮੈ ਕਿਹਾ ਚੱਲ ਦੀਦੀ ਨਾਲ ਥੋੜਾ discuss ਕਰ ਲਾਂ ਹਾਂਜੀ ਹਾਂਜੀ ਬਿਲਕੁਲ ਬਹੁਤ ਵਦੀਆ ਹੈਗਾ Topic ਕਿਰਨ ਬੇਦੀ ਜੀ ਹਣਾ ਜਿਦਾ ਆਪਣੇ ਭਾਰਤ ਦੇ ਉਹ ਰਹੇ Police Officer ਮਹਿਲਾ ਹਣਾ

ਤੇ ਉਨੀ ਸੋ ਨੜਿੰਨਵੇ ਦੇ ਵਿੱਚ ਓਹਨਾ ਦੀ ਮਾਂ ਦਾ ਦੇਹਾਂਤ ਹੋ ਗਿਆ ਤੇ ਉਸਤੋਂ ਬਾਅਦ ਉਹ ਉਨ੍ਹਾਂ ਦੇ ਪਿਤਾ ਦੇ ਨਾਲ ਹੀ ਰਹਿੰਦੇ ਸਨ ਕਿਰਨ ਬੇਦੀ ਦਾ ਆਪਣੀਆਂ ਭੈਣਾਂ ਦੇ ਨਾਲ ਜੋ ਕਿ ਸ਼ਸ਼ੀ ਕੈਨੇਡਾ ਵਿਚ Philosophy ਦੇ ਅਧਿਆਪਕ ਸੀਗੇ ਤੇ ਲੰਡਨ ਰਹਿੰਦੀ ਰੀਟਾ ਤੇ ਸਾਨ ਫ੍ਰਾਂਸਿਕਸਕੋ ਵਸੀ ਅਨੂ ਦੇ ਨਾਲ ਬੜਾ ਹੀ ਪਿਆਰ ਸੀਗਾ

ਇਕ ਸ਼ੋਰ ਦੇ ਰੂਪ ਵਿਚ ਬੇਦੀ ਨੂੰ Nineteen sixty six ਵਿਚ ਰਾਸ਼ਟਰੀਯ Junior Tennis Champion ਦਾ ਤਾਜ ਪਹਿਨਾਇਆ ਗਯਾ ਸੀ ਤੇ Nineteen Sixty Five ਤੇ Ninteen Seventy Eight ਵਿਚ ਓਹਨਾ ਨੇ ਅਹ ਵਿਭਿਨ ਰਾਸ਼੍ਟ੍ਰੀਯਸਥਿਰ Chmpionship ਵਿਚ ਕਯੀ ਖਿਤਾਬ ਵੀ ਜਿਤੇ ਸੀਗੇ IPS ਵਿਚ ਵੀ ਸ਼ਾਮਿਲ ਹੋਏ ਸੀਗੇ ਤੇ ਬੇਦੀ ਨੇ ਗੋਆ ਦਿੱਲੀ ਚੰਡੀਗੜ੍ਹ ਮਿਜ਼ਾਰੋ ਵਿਚ ਸੇਵਾ ਵੀ ਕੀਤੀ ਹਾਂਜੀ ਓਹਨਾ ਨੇ ਜਿਵੇ ਆਪਣਾ career ਦਿੱਲੀ ਦੇ ਚਨਕਪੁਰੀ ਖ਼ੇਤਰ ਵਿਚ ਇਕ ਸਹਾਇਕ Police SupritendentASP ਵੱਲੋਂ ਸ਼ੁਰੂ ਕਿਤਾ ਤੇ ਉਨੀ ਸੋ ਉਣਾਹਠ ਅਹ ਉਣੱਤਰ ਦੇ ਵਿਚ ਉਨ੍ਹਾਂ ਨੇ ਅਹ ਰਾਸ਼ਟਪਤੀ Police Medal ਵੀ ਜਿਤਿਆ ਹਣਾ ਤੇ ਉਸਤੋਂ ਬਾਦ ਜਿਵੇ ਕਿ ਇਹਨਾਂ ਨੇ ਪੱਛਮੀ ਦਿੱਲੀ ਚਲੇ ਗਏ ਤੇ ਓਥੇ ਓਹਨਾ ਨੇ ਔਰਤਾਂ ਦੇ ਵਿਰੁੱਧ ਅਪਰਾਧਾਂ ਦੀ ਕਮੀ ਲਈ ਲਿਆਂਦੀ ਤੇ ਇਸਤੋਂ ਬਾਅਦ Traffic Police ਅਧਿਕਾਰੀ ਵੱਜੋ ਉਸਨੇ ਦਿੱਲੀ ਉਨੀ ਸੋ ਬਿਆਸੀ ਜੋ ਕਿ ਏਸ਼ੀਅਨ ਖੇਡਾਂ ਤੇ ਗੋਆ ਵਿਚ ਰਾਸ਼ਟਰੀਯ ਮੰਡਲ ਮੁਖਯ ਦੀਆ ਮੀਟਿੰਗ ਨੇ ਉਣੀ ਸੋ ਤੇਰਾਸੀ ਦੇ ਵਿਚ Traffic ਪ੍ਰਬੰਧਾਂ ਦੀ ਨਿਗਰਾਨੀ ਵੀ ਕੀਤੀ ਤੇ ਉੱਤਰੀ ਦਿੱਲੀ ਜੋ ਕਿ ਅਹ Police ਜਿਹੜੀ ਕੇ Deputy ਕਮਿਸ਼ਨਰਾਂ ਦੇ ਤੌਰ ਤੇ ਓਹਨਾ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਖਿਲਾਫ ਵੀ ਇਕ ਮੁਹਿੰਮ ਸ਼ੁਰੂ ਕੀਤੀ ਸੀ ਜੋ ਕਿ ਨਵ ਦਿੱਲੀ Police Foundtion ਜੋ ਕਿ ਦੋ ਹਜ਼ਾਰ ਸੱਤ ਦੇ ਵਿਚ ਵਿਕਸਿਤ ਵੀ ਹੋਇ ਸੀ ਦੇ ਰੂਪ ਵਿਚ ਨਿਯੁਕਤ ਵੀ ਕੀਤਾ ਸੀ ਗਾਤੇ ਓਹਨਾ ਨੇ ਤੇਹਾਰ ਜੇਲ ਵਿਚ ਕਯੀ ਸੁਧਾਰ ਵੀ ਕੀਤੇ ਜਿੰਦੇ ਵਿਚ ਓਹਨਾ ਨੇ One Nine Nine Four ਮੈਗਸੇਸੇ ਪੁਰਸਕਾਰ ਵੀ ਮਿਲਿਆ ਤੇ ਦੋ ਹਜ਼ਾਰ ਤਿੰਨ ਵਿਚ ਬੇਦੀ ਪਹਿਲੀ ਭਾਰਤੀ ਮਹਿਲਾ ਬਣੀ ਜਿਹੜੀ ਕਿ ਸੰਯੁਕਤ ਰਾਸ਼ਟਰ Police ਦਾ ਪ੍ਰਮੁੱਖ ਸੰਯੁਕਤ ਰਾਸ਼ਟਰ ਵਿਦੇਸ਼ ਸ਼ਾਂਤੀ ਸਥਾਪਨ ਅਭਿਆਨ ਵਿਭਾਗ ਦਾ ਪੁਲਿਸ ਸਲਾਹਕਾਰ ਨਿਯੁਕਤ ਕੀਤਾ ਗਯਾ ਸੀ ਤੇ ਓਹਨਾ ਨੇ ਸਮਾਜਿਕ ਸਕ੍ਰਿਯਤਾ ਅਹ ਲੇਖਣ ਦਾ ਅਭਿਆਨ ਕੇਂਦਰਿਤ ਕਰਨ ਲਈ ਦੋ ਹਜਾਰ ਸਤਿ ਵਿਚ ਅਹ ਅਸਤੀਫਾ ਵੀ ਦਿਤਾ ਤੇ ਉਹ ਇੰਡੀਆ vision foundation ਚਲੇ ਗਏ ਸੀਗੇ ਹਾਜੀ ਹਾਜੀ ਤੇ ਦੋ ਹਾਜ਼ਰ ਅੱਠ ਤੇ ਦੋ ਹਾਜ਼ਰ ਗਿਆਰਾਂ ਦੇ ਦੌਰਾਨ ਉਨ੍ਹਾਂ ਨੇ ਇਕ court ਚੋ ਆਪ ਕਿ ਕਚੈਰੀ ਦੀ ਮੇਜਬਾਨੀ ਕੀਤੀ ਤੇ ਉਹ ਦੋ ਹਜ਼ਾਰ ਗਿਆਰਾਂ ਦੀ ਭਾਰਤੀ ਰਾਸ਼ਟਰੀਯ ਅਹ ਸਬਯਾਚਾਰ ਵਿਰੋਧੀ ਲਹਿਰ ਦੇ ਮੁਖ ਨੇਤਾਵਾ ਵਿੱਚੋ ਵੀ ਇਕ ਸੀ ਹਣਾ ਤੇ ਅਹ ਉਨ੍ਹਾਂ ਨੇ ਜਨਵਰੀ ਦੋ ਹਜ਼ਾਰ ਪੰਦ੍ਰਾਹ ਸਜੀ ਪੱਖੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਯੀ

ਤੇ ਕਹਿੰਦੇ ਬਚਪਨ ਵਿਚ ਕਿਰਣ ਬੇਦੀ ਜਿਹੜੀ ਪੇਸ਼ਾਵਰ ਅੰਮ੍ਰਿਤਸਰ ਵਿਚ ਪਲੇ ਮਤਲਬ ਪਲੇ ਬੜੇ ਸੀਗੇ ਹਣਾ ਤੇ ਉਨ੍ਹਾ ਦਾ ਵੱਡਾ ਪਰਿਵਾਰ ਸੀਗਾ ਤੇ ਉਹ ਪਿਆਰ ਭਰੇ ਸੁਰਕ੍ਸ਼ਿਤ ਅਹ ਮੁਹੱਲੇ ਵਿਚ ਪਲੀ ਬੜੀ ਸੀ ਗੀ ਹਣਾ ਤੇ ਪਰਿਵਾਰ ਦੇ ਪਾਸ ਜਿਹੜਾ ਜਮੀਨ ਧਰਮਸ਼ਾਲਾ ਹੋਰ ਸੇਵਾਏਂ ਜਿਵੇ Hotel ਵੀ ਸੀਗੇ ਤੇ ਉਹ Cycle ਦੇ ਅਹ School ਅਹ Government College ਵਿਚ ਜਾਂਦੀ ਸੀਗੀ ਤੇ ਬਾਅਦ ਵਿਚ ਉਨ੍ਹਾ ਨੇ ਆਪਣਾ ਖਰੀਦੇ ਸੀਗੇ ਹਣਾ ਉਨ੍ਹਾ ਦੇ ਓਹਨਾ ਦੇ ਕੋਲ Tennis Sport ਜਿਵੇਂ ਦੀ ਸੁਵਿਧਾ ਵੀ ਪਹੁ ਅਹ ਪਹੁੰਚਦੀ ਸੀ ਹਣ ਤੇ ਐਵੇ ਅਫਸਰਾਂ ਵਿਚ ਉਪਯੋਗ ਕਰਦੇ ਸੀਗੇ Tournament ਜਿਤੇ ਹੋਏ ਬਹੁਤ ਯਾਤਰਾ ਵੀ ਕੀਤੀ ਉਨ੍ਹਾ ਨੇ ਇਕ Tournament ਦੇ ਵਿਚ ਦੌਰਾਨ ਕਿਰਣ ਨੂੰ ਖੇਲ ਸੰਗਠਨਾਂ ਵਿਚ ਵੀ ਪਿਆਰ ਹੋ ਗਯਾ ਤੇ ਜਿਨ੍ਹਾਂ ਨੇ ਯੋਗਦਾਨ ਬਜਾਏ ਅਨ੍ਯ ਵਿਚ ਪ੍ਰਾਥਮਿਕ ਪ੍ਰਾਥਮਿਕਤਾ ਵੀ ਦਿੱਤੀ ਤੇ ਉਹ ਯਾਦ ਵੀ ਕਰਦੀ ਕਿ ਸਰਕਰੀ ਸ਼ਿਸ਼ਟਾਚਾਰ ਨਾਲ ਇਹ ਮੇਰਾ ਪਹਿਲਾ ਵਾਅ ਸੀ ਤੇ ਇਹਨਾਂ ਅਫਸਰਾਂ ਕਾਰਣ ਮੇਰੇ ਤੋਂ ਹਣਾ ਬੜੇ ਬੜੇ ਮੌਕੇ ਖੁੱਸੇ ਨੇ ਗੇ ਤੇ ਅਮ੍ਰਿਤਸਰ ਦੇ ਤੋਂ ਚੰਡੀਗੜ੍ਹ ਉਹ ਆ ਗਯੀ ਫੇਰ ਓਥੇ ਓਹਨਾ ਨੇ ਪੰਜਾਬ University ਚੰਡੀਗੜ੍ਹ ਦੇ ਨਾਲ ਖੇਡਾਂ ਦੇ ਨਾਲ ਨਾਲ academic ਵਜੀਫਾ ਵੀ ਮਿਲਿਆ ਤੇ ProfessorJC ਆਨੰਦ ਤੇ MM ਪੂਰੀ ਜਿਹੇ ਅਧਿਆਪਕਾਂ ਕੋਲ ਪੜ੍ਹਦਇਆ ਉਨ੍ਹਾਂ ਨੇ ਰਾਜਨੀਤੀ ਸਾਸ਼ਤਰ ਤੇ MA ਦੀ ਵੀ ਕੀਤੀ ਤੇ ਵਾਦ ਵਿਵਾਦ ਮੁਕਾਬਲਿਆਂ ਵਿਚ ਓਹਨਾ ਨੇ ਪ੍ਰਸਿੱਧ ਵਕੀਲ ਸ਼ਰਨ screen ਤੇ ਵਿਰੋਧੀ ਧਿਰ ਦੇ ਆਗੂ ਸੁਸ਼ਮਾ ਸਵਰਾਜ ਦੀਆਂ ਨਾਲ ਵੀ ਭਿੜ ਅਹ ਭਿੜਦੇ ਰਹੇ ਨੇ ਗੇ ਓਹੋ ਹਾਂਜੀ ਜਿਵੇਂ ਉਹ ਪ੍ਰਕਾਸ਼ ਲਾਲ ਦੇ ਪਰਿਵਾਰ ਦੇ ਵਸਤਰਾਂ ਵਿਯਵਸਥਾ ਵਿਚ ਮਦਦ ਕਰਨੀ Tennis ਵੀ ਖੇਲਣਾ ਬੇਦੀ ਦੇ

ਖੇਡ ਓਫ ਕੰਵਰਤ ਸਕੂਲ ਵਿਚ ਅਮ੍ਰਿਤਸਰ ਵਿਚ ਦਾਖਲਾ ਵੀ ਲਿੱਤਾ ਤੇ ਓਹਨਾ ਨੇ ਇਹ ਦਿੱਤਾ ਸੀ ਗਾ ਘੱਟ ਦਿਤਾ ਸੀ ਗਾ ਹਾਲਾਂਕਿ school ਓਹਨਾ ਦੇ ਘਰ ਤੋਂ ਸੋਲਹ ਕਿਲੋਮੀਟਰ ਦੂਰ ਸੀ ਗਾ ਤੇ ਸ਼ਸ਼ੀ ਦੇ ਮਾਤਾ ਪਿਤਾ ਅਹ

ਹਾਂਜੀ ਉਨ੍ਹਾਂ ਦਾ ਮੰਨਣਾ ਸੀਗਾ ਹਾਂ ਜੀ ਤੇ ਬੇਹਤਰ ਹੀ ਸ਼ਿਕ੍ਸ਼ਾ ਪ੍ਰਦਾਨ ਕਰਦੇ ਤੇ ਮੁਨੀਲਾਲ ਦੇ ਜਿਹੜੇ ਪੋਤੇ ਓਹਨਾ ਦੇ ਈਸਾਈ school ਵਿਚ ਪੜ੍ਹ ਪੜ੍ਹਨ ਦੇ ਲਈ ਖਿਲਾਫ ਸੀ ਗੇ

ਤੇ ਉਹ ਨੌਵੀਂ ਜਮਾਤ ਵਿਚ ਬੇਦੀ ਨੇ Cambridge College ਵਿਚ ਦਾਖਿਲਾ ਲਿਆ ਜੋ ਕੇ private ਸੰਸਥਾ ਹੈ ਤੇ ਜੋ ਵਿਗਿਆਨ ਦੀ ਸਿਖਿਆ ਪ੍ਰਦਾਨ ਕਰਦਾ ਸੀ ਅਤੇ ਉਸਨੇ ਦਸਵੀ ਦੀ ਪਰੀਖਿਆ ਲਯੀ ਤਯਾਰ ਕੀਤਾ ਜਦੋ sacred heart ਵਿਖੇ ਓਹਨਾ ਨੇ ਸਾਬਕਾ ਸਾਹਪਾਠੀਆਂ ਨੇ ਨੌਵੀਂ ਜਮਾਤ ਪਾਸ ਕੀਤੀ ਤਾਂ ਦੋਨਾਂ ਨੇ ਮਤਲਬ ਦਸਵੀਂ ਦੀ ਜਿਹੜੀ ਪਰੀਖਿਆ ਸੀ ਉਹ ਓਹਨਾ ਨੇ ਪਾਸ ਕਰ ਲਈ ਮਤਲਬ ਬੇਦੀ One Nine Six Eight ਸਰਕਾਰੀ ਮਹਿਲਾ College ਅਮ੍ਰਿਤਸਰ ਵਿਚ ਅੰਗਰੇਜ਼ੀ ਕਲਾ ਅਹ ਸਨਾਤਕ ਦੇ ਨਾਲ ਸਨਾਤਕ ਦੀ ਉਪਾਧਿ ਪ੍ਰਾਪਤ ਪ੍ਰਾਪਤ ਵੀ ਕੀਤੀ ਤੇ ਉਸ ਅਹ ਉਸ ਵਰਸ਼ ਓਹਨਾ ਨੇ ਮਤਲਬ ਅਹ NCC Candidate ਅਧਿਕਾਰ ਪੁਰਸਕਾਰ ਵੀ ਜਿਤੇ ਤੇ nineteen seventy ਦੇ ਵਿਚ ਓਹਨਾ ਨੇ ਚੰਡੀਗੜ੍ਹ ਪੰਜਾਬ ਵਿਸ਼ਵ ਵਿਦਿਆਲਿਆ ਵਿਚ ਰਾਜਨੀਤੀ ਵਿਗਿਆਨ Master Degree ਵੀ ਪ੍ਰਾਪਤ ਕੀਤੀ ਸੀਗੀਤੇ nineteen seventy ਦੇ ਵਿਚ ਤੋਂ ਲੈ ਕੇ nineteen seventy two ਤਕ ਓਹਨਾ ਨੇ ਕਿ ਕਹਿੰਦੇ ਹੈ ਬੇਦੀ ਨੇ ਅਮ੍ਰਿਤਸਰ ਵਿਚ ਖਾਲਸਾ college ਹੋਰ Women ਦੇ ਰੂਪ ਵਿਚ ਭਾਰਤੀ ਪੁਲਿਸ ਸੇਵਾ ਦੇ ਵਿਚ ਦੇ ਦੌਰਾਨ ਓਹਨਾ ਨੇ nineteen eighty eight ਵਿਚ ਵਿਧੀ ਸੰਕਾਯ ਸੰਕਾਯ ਦਿੱਲੀ ਵਿਸ਼ਵਵਿਦਿਆਲ੍ਯ ਵਿਚ ਕਨੂੰਨ ਦੇ ਸਨਾਤਕ degree ਹੋਰ ਸਮਾਜਿਕ ਵਿਗਿਆਨ ਵਿਭਾਗ ਪ੍ਰਯੋਗਿਕ ਨਈਂ ਦਿੱਲੀ ਵਿਚ ਜਿਹੜੀ ਅਹ Doctorate Of Philosophy ਹੈਗੀ ਹੈ ਤੇ ਕੁਜ ਸਮਾਂ ਉਨ੍ਹਾਂ ਨੇ ਅੰਮ੍ਰਿਤਸਰ ਦੇ ਵਿਚ ਵੀ ਪੜ੍ਹਿਆ ਤੇ ਉਹ ਵੀ ਦੇਸ਼ ਦੀ ਪਹਿਲੀ ਪੁਲਿਸ ਮਹਿਲਾ ਅਧਿਕਾਰੀ ਬਣ ਗਏ ਸੀ ਹਣਾ ਪਹਿਲਾ ਪਹਿਲੀ ਮਹਿਲਾ IPS ਹੋਣ ਦ ਹੈਸੀਅਤ ਦੇ ਨਾਲ ਉਨ੍ਹਾ ਨੂੰ ਮਰਦਾ ਦੇ ਸੰਸਾਰ ਚ ਸਦਾ ਬਰਾਬਰ ਹੋਣ ਦੇ ਨਿਭਣ ਦਾ ਯਤਨ ਵੀ ਕੀਤਾ ਤੇ ਇਕ Senior ਪਤਰਕਾਰ ਦੇ ਯਾਦ ਕਰਦਿਆਂ ਦਸੀਏ ਕਿ ਇਕ ਵਾਰ ਹਿੰਸਕ ਭੀੜ ਨੂੰ ਕਾਬੂ ਕਰਨ ਲਗਿਆਂ ਓਹਨਾ ਨੇ ਸਖਤ ਗਾਲਾਂ ਕੱਢੀਆਂ ਜਿਵੇਂ ਕੇ ਉਹੋਜੇ ਹਾਲਾਤ ਚ ਮਰਦ ਅਫਸਰਾਂ ਨੇ ਕੱਢੀਆਂ ਹੋਣਗੀਆਂ ਹਣਾ ਤੇ ਪਹਿਰਾਵਾ ਵੀ ਉਹ ਆਪਣੀ ਮਰਜੀ ਦਾ ਹੀ ਪਾਂਦੇ ਸੀ ਸਲਵਾਰ ਕਮੀਜ਼ ਕਹਿ ਸਕਦੇ ਹੋ ਜਾਂ ਸੂਟ ਦੇ ਵਿਚ ਉਹ ਜਿਆਦਾਤਰ ਸਾੜੀ ਦੇ ਵਿਚ ਹੀ ਨਜਰ ਆਂਦੇ ਸੀ ਤੇ ਓਹਨਾ ਨੂੰ ਕੋਈ ਰੋਕ ਟੋਕ ਨਹੀਂ ਸੀ ਕਿਸੇ ਵੀ ਤਰ੍ਹਾਂ ਦੇ ਪਹਿਰਾਵੇ ਦੀ ਤੇ ਔਰਤ ਹੋਣ ਦਾ ਉਹਨਾਂ ਨੂੰ ਲਾਹਾ ਵੀ ਬਹੁਤ ਵਧੀਆ ਮਿਲਿਆ ਜਿਵੇਂ ਕੇ ਓਹਨਾ ਨੇ ਅਹ ਪਰੇਡ ਦੇ ਵਿਚ ਹਿਸਾ ਲਿਆ ਤੇ ਇੰਦਰਾ ਗਾਂਧੀ ਜੋ ਕਿ ਪ੍ਰਧਾਨ ਮੰਤਰੀ ਸੀ ਉਨ੍ਹਾਂ ਨੇ ਓਨੁ ਨੂੰ ਖਾਣੇ ਤੇ ਬੁਲਾਇਆ ਤੇ ਚੋਦਾ ਨਵੰਬਰ ਦੋ ਹਾਜ਼ਰ ਦੱਸ ਵਿਚ ਵੀ ਉਨ੍ਹਾਂ ਨੇ ਭਿਸ਼ਟਾਚਾਰ ਖ਼ਿਲਾਫ਼ ਰੈਲੀ ਦੇ ਵਿਚ ਰਾਸ਼੍ਟ੍ਰੀਅਮੰਡਲ ਦੇ ਦੌਰਾਨ ਭ੍ਰਿਸ਼ਟਾਚਾਰ ਦਰਜ ਕਰਾਉਣ ਲਈ ਵੀ ਕੀਤੀ ਗਈ ਸੀ ਜੋ ਕਿ ਮਤਲਬ ਅੰਨਾ ਹਜਾਰੇ ਦੇ ਕਹਿ ਲੋ ਬੇਬਾਕੀ ਨਾਲ ਆਲੋਚਨਾ ਕੀਤੀ ਸੀ ਹਣਾ ਤੇ ਇਹਦੇ ਵਿਚ ਏਹਨਾ ਦਾ ਹਿਸਾ ਕਾਫੀ ਰਿਹਾ ਸੀ ਹਾਂਜੀ ਮਤਲਬ ਕਾਫੀ ਕੁਜ ਪਤਾ ਲਗਿਆ ਮੈਨੂੰ Main Main Topic ਜਿਵੇ ਓਹਨਾ ਦਾ Career ਹਣਾ ਹਾਂਜੀ ਹਾਂਜੀ ਬਿਲਕੁਲ ਚਲੋ ਕੋਈ ਹੋਰ Topic ਹੋਏ ਗਾ ਤੇ ਮੈਂ ਦੀ ਤੁਹਾਨੂੰ Call ਕਰਾਂਗੀ ਹਾਂ ਹਾਂ ਬਿਲਕੁਲ ਕੋਈ ਗੱਲ ਨੀ ਹਾਂਜੀ ਠੀਕ ਹੈ ਗਾਂਧੀ ਦੀ ਸਭ ਤੋਂ ਪਹਿਲੀ ਕਿਤਾਬ ਗੁਜਰਾਤੀ ਵਿੱਚ ਹਿੰਦੂ ਸਵਰਾਜ ਸਿਰਲੇਖ ਹੇਠ ਉੱਨੀ ਸੌ ਨੋਂ ਵਿੱਚ ਛਪੀ, ਇਹ ਕਿਤਾਬ ਉੱਨੀ ਸੌ ਦਸ ਵਿੱਚ ਅੰਗਰੇਜ਼ੀ ਛ ਵਿੱਚ ਛਪੀ ਅਤੇ ਇਸ ਉੱਤੇ ਲਿਖਿਆ ਸੀ ਕਿ ਕੋਈ ਹੱਕ ਰਾਖਵੇਂ ਨਹੀਂ, ਕਈ ਦਹਾਕਿਆਂ ਲਈ ਇਸਨੇ ਕਈ ਅਖ਼ਬਾਰਾਂ ਦਾ ਸੰਪਾਦਨ ਕੀਤਾ, ਜਿਹਨਾਂ ਵਿੱਚ ਗੁਜਰਾਤੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਹਰੀਜਨ ਦੱਖਣੀ ਅਫ਼ਰੀਕਾ ਦੇ ਸਮੇਂ ਵਿੱਚ indian ਓਪੀਅਨ ਓਪੀਨੀਆ opinion ਅੰਗਰੇਜ਼ੀ ਵਿੱਚ young india ਅਤੇ young india ਅਤੇ ਭਾਰਤ ਆਉਣ ਉੱਤੇ ਗੁਜਰਾਤੀ ਵਿੱਚ ਮਾਸਿਕ ਰਸਾਲਾ ਨਵਜੀਨ ਸ਼ਾਮਿਲ ਸਨ, ਬਾਅਦ ਵਿੱਚ ਨਵਜੀਨ ਜੀਵਨ ਹਿੰਦੀ ਵਿੱਚ ਛਪਣਾ ਸ਼ੁਰੂ ਹੋਇਆ, ਇਸਦੇ ਨਾਲ ਹੀ ਉਹ ਲਗਭਗ ਹਰ ਰੋਜ਼ ਵਿਅਕਤੀਆਂ ਅਤੇ ਅਖ਼ਬਾਰਾਂ ਨੂੰ ਚਿੱਠੀਆਂ ਲਿਖਦਾ ਸੀ ਗਾਂਧੀ ਜੀ ਨੇ ਆਪਣੇ ਆਪਣੀ ਸਵੈ-ਜੀਵਨੀ, ਮੇਰੇ ਸਚ ਨਾਲ ਤਜਰਬੇ ਗੁਜਰਾਤੀ ਸਮੇਤ ਕਈ ਕਿਤਾਬਾਂ ਵੀ ਲਿਖੀਆਂ, ਉਨ੍ਹਾਂ ਦੀ ਹੋਰ ਸਵੈ-ਜੀਵਨੀਆਂ ਵਿੱਚ ਸ਼ਾਮਲ ਹਨ ਉਨ੍ਹਾਂ ਦੇ ਸੰਘਰਸ਼ ਬਾਰੇ ਦੱਖਣੀ ਅਫਰੀਕਾ ਵਿੱਚ ਸੱਤਿਆਗ੍ਰਹਿ, ਇੱਕ ਰਾਜਨੀਤਿਕ ਪਰਚਾ ਹਿੰਦ ਸਵਰਾਜ, ਅਤੇ ਜੌਨ ਨਸ ਨਸ ਰਸਕਿਨ ਦੀ into this last ਦੀ ਗੁਜਰਾਤੀ ਵਿੱਚ ਕਈ ਵਿਆਖਿਆ ਇੱਕ ਵਿਆਖਿਆ। ਇਸ ਆਖਰੀ ਲੇਖ ਨੂੰ ਅਰਥ ਸ਼ਾਸਤਰ ਤੇ ਉਸ ਪ੍ਰੋਗਰਾਮ ਮੰਨਿਆ ਜਾ ਸਕਦਾ ਹੈ ਉਹਨਾਂ ਨੇ ਸ਼ਾਕਾਹਾਰ, ਖੁਰਾਕ ਅਤੇ ਸਿਹਤ, ਧਰਮ, ਸਮਾਜਕ ਸੁਧਾਰਾਂ ਅਤੇ ਬਾਰੇ ਵੀ ਵਿਸਤਾਰ ਨਾਲ ਲਿਖਿਆ। ਗਾਂਧੀ ਜੀ ਆਮ ਤੌਰ ਤੇ ਗੁਜਰਾਤੀ ਵਿਚ ਲਿਖਦੇ ਸਨ, ਹਾਲਾਂਕਿ ਉਨ੍ਹਾਂ ਨੇ ਆਪਣੀਆਂ ਕਿਤਾਬਾਂ ਦੇ ਹਿੰਦੀ, ਹਿੰਦੀ ਅਤੇ ਅੰਗਰੇਜ਼ੀ ਅਨੁਵਾਦ ਨੂੰ ਵੀ ਸੋਧਿਆ ਗਾਂਧੀ ਜੀ ਦੀਆਂ ਸੰਪੂਰਨ ਰਚਨਾਵਾਂ ਭਾਰਤ ਸਰਕਾਰ ਦੁਆਰਾ ਉੱਨੀ ਸੌ ਛੱਠ ਦੇ ਦਹਾਕੇ ਵਿੱਚ ਮਹਾਤਮਾ ਗਾਂਧੀ ਜੀ ਦੀਆਂ ਸੰਗ੍ਰਹਿਤ ਰਚਨਾਵਾਂ ਦੇ ਨਾਂ ਹੇਠ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ, ਤਕਰੀਬਨ ਸੌ ਖੰਡਾਂ ਵਿੱਚ ਪ੍ਰਕਾਸ਼ਤ ਪੰ ਪੰਜਾਹ ਹਜ਼ਾਰ ਪੰਨਿਆਂ ਦੇ ਲੇਖ ਸ਼ਾਮਲ ਹਨ ਬਾਹਰਲੇ link ਬਾਹਰਲੇ link ਗਾਂਧੀ film ਕਸਤੂਰਬਾ ਗਾਂਧੀ, ਪੁਤੀ ਪੁਤਲੀ ਪੁਤਲੀ ਜੀ ਗਾਂਧੀ ਜੀ ਉੱਨੀ ਸੌ ਬਿਆਸੀ ਵਿੱਚ ਇੱਕ ਬਣੀ ਬਣੀ ਇੱਕ epic ਜੀਵਨ ਮੂਲਕ film ਹੈ ਜਿਸ ਵਿੱਚ ਗਾਂਧੀ ਵਕੀਲ ਅਤੇ ਆਗੂ ਬਣੀ ਇੱਕ Epic ਜੀਵਨ ਮੂਲਕ ਮੁਲਕ film ਹੈ ਜਿਸ ਵਿੱਚ ਭਾਰਤ ਵਕੀਲ ਅਤੇ ਆਗੂ ਮੋਹਨਦਾਸ ਕਰਮਚੰਦ ਗਾਂਧੀ ਦੇ ਜੀਵਨ ਨੂੰ ਫਿਲਮਾਇਆ ਗਿਆ ਹੈ, ਜਿਸਨੇ ਬਰਤਾਨਵੀਂ ਸਮਰਾਜ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸੰਚਾਰ ਦੇ ਸੰਸਾਰ ਦੇ ਸਭ ਤੋਂ ਵੱਡੇ ਜਨਤਕ ਰਾਸ਼ਟਰੀ ਲੋਕਰਾਜੀ ਧਰਮ ਨਿਰਪੱਖ ਅਤੇ ਅਹਿੰਸਕ ਅੰਦੋਲਨ ਦੀ ਅਗਵਾਈ ਕੀਤੀ film ਵਿੱਚ ਅਠਾਰਾਂ ਸੌ ਤਰਾਨਵੇਂ ਵਿੱਚ ਦੱਖਣੀ ਅਫਰੀਕਾ ਵਿੱਚ ਗੋਰਿਆਂ ਲਈ ਰਿ reserve ਰੇਲ ਦੇ ਡੱਬੇ ਵਿੱਚੋਂ ਗਾਂਧੀ ਨੂੰ ਜਬਰੀ ਬਾਹਰ ਸੁੱਟ ਦੇਣ ਦੇ ਪਰਿਭਾਸ਼ਿਤ ਪਲ ਤੋਂ ਲੈ ਕੇ ਪਲ ਤੋਂ ਲੈ ਕੇ ਉੱਨੀ ਸੌ ਠਾ ਅੜਤਾਲੀ ਵਿੱਚ ਉਨ੍ਹਾਂ ਦੇ ਕਤਲ ਤੋਂ ਬਾਅਦ ਸਰਕਾਰ ਤੱਕ, ਸਰਕਾਰ ਤੱਕ ਦਾ ਜੀਵਨ ਪੇਸ਼ ਕੀਤਾ ਗਿਆ। ਗਾਂਧੀ ਜੀ ਤੀਹ ਨਵੰਬਰ ਉੱਨੀ ਸੌ ਬਿਆਸੀ ਨੂੰ ਭਾਰਤ ਵਿੱਚ ਦਾ ਤਿੰਨ ਦਸੰਬਰ ਉੱਨੀ ਸੌ ਬਿਆਸੀ ਨੂੰ united kingdom ਵਿੱਚ, ਅਤੇ ਛੇ ਦਸੰਬਰ ਉੱਨੀ ਸੌ ਬਿਆਸੀ ਨੂੰ united state ਵਿੱਚ release ਕੀਤੀ ਗਈ ਸੀ। ਇਹ ਗਿਆਰਾਂ ਸ਼੍ਰੇਣੀਆਂ ਵਿੱਚ academy award ਲਈ ਨਾਮਜਦ ਹੋਈ best picture ਸਮੇਤ ਅੱਠ award ਇਹਨਾਂ ਪ੍ਰਾਪਤ ਕੀਤੇ, ਰਿਚਰਡ ਐਟਨਬਰੋ ਨੇ best director ਅਤੇ ਬੇਨ ਬੇਨ ਕਿੰਗਲੇਜ ਨੇ best actress actress ਲਈ ਪੁਰਸਕਾਰ ਜਿੱਤੇ, ਲਈ ਪੁਰਸਕਾਰ ਜਿੱਤੇ ਮੀਰਾਬੇਨ ਮੀਰਾਬੇਨ ਬਾਈ ਨਵੰਬਰ ਅਠਾਰਾਂ ਸੌ ਬਾਨਵੇਂ ਅਠਾਰਾਂ ਸੌ ਬਾਨਵੇਂ ਵੀਹ ਜੁਲਾਈ ਉੱਨੀ ਸੌ ਬਿਆਸੀ ਦਾ ਮੂਲ ਨਾਮ ਸੀ ਗਾਂਧੀ ਜੀ ਸਕਸੀਅਤ ਦੀ ਖਿੱਚ ਸਦਕਾ ਮੱਤ ਸੱਤ ਸਮ ਸਮੁੰਦਰ ਪਾਰ ਕਾਲੇ ਲੋਕਾਂ ਦੇ ਦੇਸ ਹਿੰਦੁਸਤਾਨ ਚੱਲੀ ਆਈ ਅਤੇ ਫਿਰ ਚਲੀ ਆਈ ਅਤੇ ਫਿਰ ਇੱਥੇ ਦੀ ਹੋ ਕੇ ਰਹਿ ਗਈ ਗਾਂਧੀ ਜੀ ਨੇ ਉਸਨੂੰ ਨਾਮ ਦਿੱਤਾ ਸੀ ਮੀਰਾਬੇਨ ਮੀਰਾਬੇਨ ਮੁਸਾਦੀ ਧੋਤੀ ਪਹਿਨਦੀ ਸੂਟ ਕਰਦੀ ਪਿੰਡ ਪਿੰਡ ਘੁੰਮਦੀ ਉਹ ਗੋਰੀ ਨਸ਼ਲ ਦੀ ਅੰਗਰੇਜ਼ ਸੀ ਲੇਕਿਨ ਹਿੰਦੁਸ‍ਤਾਨ ਦੀ ਆਜ਼ਾਦੀ ਦੇ ਪੱਖ ਵਿੱਚ ਸੀ ਉਸ ਨੇ ਜਰੂਰ ਭਾਰਤ ਦੀ ਧਰਤੀ ਉੱਤੇ ਜਨਮ ਲਿਆ ਸੀ, ਨਹੀਂ ਲਿਆ ਸੀ, ਲੇਕਿਨ ਉਹ ਠੀਕ ਮਾਅਨਿਆਂ ਵਿੱਚ ਹਿੰਦੁਸ‍ਤਾਨੀ ਸੀ ਗਾਂਧੀ ਦਾ ਗਾਂਧੀ ਦਾ ਆਪਣੀ ਇਸ ਵਿਦੇਸ਼ੀ ਪੁਤਰੀ ਨਾਲ ਵਿਸ਼ੇਸ਼ ਅਨੁਰਾਗ ਸੀ ਜ਼ਿੰਦਗੀ ਮੈਡਲਿਨ ਸਲੇਡ ਦਾ ਇੰਗਲੈਂਡ ਦੇ ਸ਼ਾਹੀ ਪਰਵਾਰ ਵਿੱਚ ਅਠਾਰਾਂ ਸੌ ਬਾਨਵੇਂ ਵਿੱਚ ਹੋਇਆ, ਉਸ ਦਾ ਪਿਤਾ royal ਨੇਵੀ ਵਿੱਚ ਇੱਕ ਅਫ਼ਸਰ ਸੀ। ਜਿਸ ਨੂੰ ਸਲੇਡ ਦੇ ਬਚਪਨ ਦੇ ਸਾਲਾਂ ਦੌਰਾਨ east ਸੁਕੈਡਰਡ ਦੇ command in chief ਦੇ ਤੌਰ ਤੇ ਤਾਇਨਾਤ ਕੀਤਾ ਗਿਆ ਸੀ। ਉਸ ਨੇ ਆਪਣਾ ਬਹੁਤਾ ਬਚਪਨ ਆਪਣੇ ਤਕੜੀ ਜਾਇਦਾਦ ਦੇ ਮਾਲਕ ਅਤੇ ਬਚਪਨ ਤੋਂ ਪ੍ਰਕਿਰਤੀ ਅਤੇ ਜਾਨਵਰ ਪ੍ਰੇਮੀ ਨਾਨੇ ਕੋਲ ਬਿਤਾਇਆ ਸਲੇਡ ਬਚਪਨ ਤੋਂ ਹੀ ਇ ਇਕਾਂਤ ਪਸੰਦ ਕੁੜੀ ਸੀ। ਉਸਨੇ ਸਕੂਲ ਜਾਣਾ ਤਾਂ ਸਕੂਲ ਜਾਣਾ ਤਾਂ ਨਾ ਪਸੰਦ ਨਹੀਂ ਸੀ ਲੇਕਿਨ ਵੱਖ-ਵੱਖ ਭਾਸ਼ਾਵਾਂ ਸਿੱਖਣ ਵਿੱਚ ਕਾਫ਼ੀ ਰੁਚੀ ਸੀ, ਬਾਅਦ ਵਿੱਚ ਉਸ ਨੇ ਫ਼ਰਾਂਸੀਸੀ, ਜਰਮਨ ਅਤੇ ਹਿੰਦੀ ਸਮੇਤ ਹੋਰ ਭਾਸ਼ਾਵਾਂ ਸਿਖੀਆਂ, ਰੋਮਾਂ ਰੋਲ ਰੋਮਾਂ ਰੋਲਾਂ ਦੀ ਲਿਖੀ ਮਹਾਤਮਾ ਗਾਂਧੀ ਦੀ ਜੀਵਨੀ ਪੜ੍ਹਕੇ ਸਲੇਡ ਨੂੰ ਗਾਂਧੀ ਜੀ ਦੀ ਵਿਰਾਟ ਸ਼ਖਸੀਅਤ ਦੇ ਬਾਰੇ ਵਿੱਚ ਪਤਾ ਚੱਲਿਆ ਉਹ ਉਹਨਾਂ ਦੀ ਸਾਥੀ ਬਣ ਗਈ ਅਤੇ ਆਪਣਾ ਦੇਸ਼ ਛੱਡਕੇ ਭਾਰਤ ਆ ਗਈ।

ਇਸ ਦੌਰਾਨ ਨੌਂ ਅਗਸਤ ਉੱਨੀ ਸੌ ਬਿਆਲੀ ਵਿੱਚ ਗਾਂਧੀ ਜੀ ਦੇ ਨਾਲ ਉਸ ਨੂੰ ਨੂੰ ਗਿਰਫਤਾਰ ਕਰ ਲਿਆ ਗਿਆ ਅਤੇ ਆਗਾ ਖਾਂ ਜੇਲ੍ਹ ਵਿੱਚ ਮਈ ਉੱਨੀ ਸੌ ਚੁਤਾਲੀ ਤੱਕ ਰੱਖਿਆ ਗਿਆ, ਉੱਨੀ ਸੌ ਬੱਤੀ ਦੇ ਦੂਸਰੇ ਗੋਲਮੇਜ ਸਮੇਲਨ ਵਿੱਚ ਉਹ ਮਹਾਤਮਾ ਗਾਂਧੀ ਦੇ ਨਾਲ ਸੀ, ਬੁਨਿਆਦੀ ਸਿੱਖਿਆ, ਛੂ ਛੂਆਛਾਤਾਂ ਦੇ ਛੁਟਕਾਰਾ ਵਰਗੇ ਕੰਮਾਂ ਵਿੱਚ ਗਾਂਧੀ ਦੇ ਨਾਲ ਮੀਰਾ ਦੀ ਅਹਿਮ ਭੂਮਿਕਾ ਰਹੀ। ਗਾਂਧੀ ਜੀ ਦੀ ਹੱਤਿਆ ਦੇ ਬਾਅਦ ਵੀ ਉਹ ਉਹਨਾਂ ਦੇ ਵਿਚਾਰਾਂ ਅਤੇ ਕੰਮਾਂ ਦੇ ਪ੍ਰਸਾਰ ਵਿੱਚ ਜੁਟੀ ਰਹੀ ਅਤੇ ਅਠਾਰਾਂ ਜਨਵਰੀ ਉੱਨੀ ਸੌ ਉਣਾਹਠ ਨੂੰ ਉਹ ਭਾਰਤ ਛੱਡਕੇ ਵਿਆਨਾ ਚਲੀ ਗਈ, ਉਸ ਦੇ ਭਾਰਤ ਲਈ ਕੰਮਾਂ ਕੰਮ ਵਾਸਤੇ ਭਾਰਤ ਸਰਕਾਰ ਨੇ ਉੱਨੀ ਸੌ ਬਿਆਸੀ ਵਿੱਚ ਉਸ ਨੂੰ ਪਦਮ ਭੂਸ਼ਣ ਦਾ ਨਾਲ ਸਨਮਾਨਿਤ ਕੀਤਾ, ਵੀਹ ਜੁਲਾਈ ਉਨੀ ਸੌ ਬਿਆਸੀ ਨੂੰ ਮੀਰਾਬੇਨ ਦੀ ਮੌਤ ਹੋ ਗਈ, ਭਾਰਤ ਵਿੱਚ ਜੀਵਨ ਅਤੇ ਆਜ਼ਾਦੀ ਸੰਗਰਾਮ ਚ ਭੂਮਿਕਾ। ਭੂਮਿਕਾ, ਉਹ ਸੱਤ ਨਵੰਬਰ ਉੱਨੀ ਸੌ ਪੱਚੀ ਨੂੰ ਅਹਿਮਦਾਬਾਦ ਪਹੁੰਚੀ ਜਿੱਥੇ ਉਸ ਨੂੰ ਮਹਾਂਤਮ ਮ ਮਹਾਦੇਵ ਦੇਸਾਈ, ਵਲੱਭਭਾਈ ਪਟੇਲ ਅਤੇ ਸਵਾਮੀ ਆਨੰਦ ਪ੍ਰਾਪਤ ਕੀਤਾ। ਕੀਤਾ, ਇਹ ਉਸ ਦੇ ਭ ਭਾਰਤ ਵਿੱਚ ਰਹਿਣ ਦੀ ਸ਼ੁਰੂਆਤ ਸੀ ਜੋ ਤਕਰੀਬਨ ਜੋ ਤਕਰੀਬਨ ਚੌਂ ਚੌਂ ਚੌਂਤੀ ਵਰ੍ਹੇ ਚੱਲੀ, ਤੀ ਵਰ੍ਹੇ ਚੱਲੀ, ਮੀਰਾਬਾਂ ਮੀਰਾਬੇਨ ਆਪਣੇ ਭਾਰਤ ਵਿੱਚ ਰਹਿਣ ਦੌਰਾਨ ਗੁਰੂਕੁਲ ਕਾਹਨਗਰੀ ਕੋਲ ਕਾਹਨਗਰੀ ਗੁਰੂਕੁਲ ਕਾਹਨਗਰੀ ਵਿਖੇ ਹਿੰਦੀ ਵੀ ਹਿੰਦੀ ਸਿੱਖਣ ਗਈ, ਇਸ ਤੋਂ ਬਾਅਦ ਉਹ ਸਵਾਮੀ ਪਰਮਾਨੰਦ ਮਹਾਰਾਜ ਦੁਆਰਾ ਬਖਸ਼ੇ ਜਾਣ ਲਈ ਰਿਵਾੜੀ ਦੇ ਭਗਤ ਭਗਤੀ ਭਗਵਤ ਭਗਤੀ ਆਸ਼ਰਮ ਗਈ, ਉਸ ਨੇ ਮਹਾਤਮਾ ਗਾਂਧੀ ਨੂੰ ਇੱਥੇ ਭਾਗਵਤ ਭਗਤੀ ਆਸ਼ਰਮ ਵਿੱਚ ਆਪਣੇ ਤਜ਼ਰਬਿਆਂ ਬਾਰੇ ਵੀ ਲਿਖਿਆ ਮੀਰਾਬਾਨ ਮੀਰਾਬੇਨ ਦਾ ਭਾਰਤ ਵਿੱਚ ਰਹਿਣਾ, ਆਜ਼ਾਦੀ ਸੰਗਰਾਮ ਦੇ ਜੈਨੀਬ ਜ਼ੈਨੀਥ ਗਾਂਧੀ ਵਾਦੀ ਪੜਾਅ ਨਾਲ ਮੇਲ ਖਾਂਦਾ ਸੀ, ਉਹ ਗਾਂਧੀ ਅਤੇ ਹੋਰਨਾਂ ਨਾਲ ਉੱਨੀ ਸੌ ਇਕੱਤੀ ਵਿੱਚ ਲੰਡਨ ਵਿੱਚ ਵਿਖੇ ਗੋਲ table conference ਵਿੱਚ ਗਈ, ਜਦੋਂ ਲੰਦਨ ਤੋਂ ਵਾਪਸ ਆ ਰਹੇ ਸਨ ਤੇ ਮੀਰਾਬੇਨ ਅਤੇ ਗਾਂਧੀ ਇੱਕ ਹਫ਼ਤੇ ਲਈ ਰੋਲੈਂਡ ਗਏ ਆ ਗਏ ਆ ਗਏ ਅਤੇ ਜਿੱਥੋਂ ਉਹ ਛੁੱਟੀ ਲੈ ਰਹੇ ਸਨ ਰਹੇ ਸਨ, ਉਹ ਭਾਰਤ ਵਿੱਚ ਸੀ ਤਾਂ ਰੋਲਲੈਂਡ ਤਾਂ ਰੋਲਲੈਂਡ ਨੇ ਉਨ੍ਹਾਂ ਨੂੰ ਬੀਥੋਵੈਨ ਉੱਤੇ ਇੱਕ ਕਿਤਾਬ ਦਿੱਤੀ ਸੀ ਸੀ ਜੋ ਉਸ ਨੇ ਲਿਖੀ ਸੀ, ਉੱਨੀ ਸੌ ਛੱਠ ਵਿੱਚ, ਜਦੋਂ ਉਸ ਨੇ ਇਸ ਨੂੰ ਪੜ੍ਹਨਾ ਸ਼ੁਰੂ ਕੀਤਾ, ਉਸ ਨੂੰ ਉਸ

ਉੱਨੀ ਸੌ ਇਕੱਤੀ ਵਿੱਚ ਅਸਹਿਯੋਗ ਅੰਦੋਲਨ ਦੇ ਮੁੜ ਸ਼ੁਰੂ ਹੋਣ ਤੋਂ ਬਾਅਦ ਉੱਨੀ ਸੌ ਬੱਤੀ ਤੇਤੀ ਵਿੱਚ ਉਸ ਨੂੰ ਕੈਦ ਚ ਦੇ ਦੇਖਿਆ ਗਿਆ ਭਾਰਤ ਦੇ ਕੇਸ ਦੀ ਪੈਰਵੀ ਕਰਨ ਲਈ ਉਹ ਵਿਦੇਸ਼ੀ ਮੁਲਾਕਾਤ, ਹੋਰਨਾਂ ਤੋਂ ਇਲਾਵਾ ਡੇਵਿਡ ਲੋਇਡ ਜਾਰਜ, ਜਨਰਲ ਸਮ ਸਮਸਟ ਤੇ ਵਿੰਸਟਨ ਚਰਚਿਲ ਵੀ ਗਈ ਅਤੇ ਸੰਯੁਕਤ ਰਾਜ ਅਮਰੀਕਾ ਦਾ ਦੌਰਾ ਕੀਤਾ ਜਿੱਥੇ ਉਸ ਨੂੰ white house ਵਿਖੇ ਸ੍ਰੀਮਤੀ ਰੁਜ਼ਵੇਲਟ ਨਾਲ ਮੁਲਾਕਾਤ ਕੀਤੀ ਮੀਰਾਬੇਨ ਨੇ ਸਵੇਗਾਰਮ ਗਰਮ ਆਸ਼ਰਮ ਦੀ ਸਥਾਪਨਾ ਵਿੱਚ ਵੀ ਸਰਗਰਮ ਦਿਲਚਸਪੀ ਦਿਖਾਈ ਅਤੇ ਉੱਨੀ ਸੌ ਬਿਆਲੀ ਦੀ ਸ਼ੁਰੂਆਤ ਵਿੱਚ ਜਾਪਾਨ ਜਾਪਾਨ ਦੇ ਕਿਸੇ ਵੀ ਸੰਭਾਵਿਤ ਹਮਲੇ ਨੂੰ ਅਸਿੰਕ ਢੰਗ ਨਾਲ ਰੋਕਣ ਲਈ ਉੜੀਸਾ ਦੇ ਲੋਕਾਂ ਵਿੱਚ ਕੰਮ ਕੀਤਾ। ਉਸਨੂੰ ਪੁਣੇ ਦੇ ਆਗਾ ਖਾਨ palace ਵਿੱਚ ਗਾਂਧੀ ਨਾਲ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਅਗਸਤ ਉੱਨੀ ਸੌ ਬਿਆਲੀ ਤੋਂ ਮਈ ਉੱਨੀ ਸੌ ਚੁਤਾਲੀ ਤੱਕ ਉਸ ਨੇ ਮਹਾਤਮਾ ਗਾਂਧੀ, ਦੇਸਾਈ ਅਤੇ ਕਸਤੂਰਬਾ ਗਾਂਧੀ ਦਾ ਦਿਹਾਂਤ ਹੁੰਦਾ ਦੇਖਿਆ ਦੇਖਿਆ ਉਹ ਸਿਮਲਾ conference ਤੇ cabinet mission ਤੰਤਰਿਕ ਅੰਤਰਿਮ ਸਰਕਾਰ ਅਤੇ ਸੰਵਿਧਾਨ ਸਭਾ, ਭਾਰਤ ਦੀ ਵੰਡ ਅਤੇ ਮਹਾਤਮਾ ਗਾਂਧੀ ਦੀ ਹੱਤਿਆ ਦੀ ਗਵਾਹ ਸੀ।

ਹਾਂਜੀ ਸਤਿ ਸ਼੍ਰੀ ਅਕਾਲ ਸੀ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਤੁਸੀਂ ਸਨਾਉ

ਹੋਰ ਕੀ ਕਰ ਰਹੀ ਸੀ ਹੋਰ ਜੀ ਬੱਸ ਹੁਣੇ free ਹੋਏ ਹਾਂ ਕੰਮ ਕੁੰਮ ਕਰ ਕਰਕੇ

ਮੈਂ ਵਧੀਆ ਮੈਂ ਵੀ ਬੱਸ ਹੁਣੇ ਹੀ free ਹੋਈ ਸੀ

ਅੱਛਾ ਕੱਲ

ਤੇ ਮੈਂ ਕਿਹਾ ਉਹਦੇ ਬਾਰੇ ਪੁੱਛਾਂ ਬਈ ਕਿਵੇਂ ਬਣਾਈ ਸੀ ਉਹ ਕੱਪੜਾ ਵਗੈਰਾ ਕਿੰਨਾ ਲਿਆ ਸੀ ਕਿਵੇਂ ਲਿਆ ਸੀ ਅਮ ਅੱਛੀ ਲੱਗ ਰਹੀ ਸੀ dress ਹਾਂ ਅੱਛੀ ਸੀ ਬੜੀ ਪਿਆਰੀ ਲੱਗਦੀ ਪਾਈ ਸੀ ਤਾਂਹੀ ਮੈਂ ਲੇਆਈ ਹਾਂ ਮੈਂ ਕਿਹਾ ਚਲੋ ਉਵੇਂ ਦੀ ਬਣਵਾਵਾਂਗੀ

ਹਾਂ ਉਹ ਤਾਂ ਮੈਂ ਲਹਿੰਗੇ ਨਾਲ ਬਣਾਇਆ ਨਾ ਲਹਿੰਗੇ ਦੇ ਨਾਲ problem ਬਣਾਇਆ ਦੱਸਣਾ ਉਹ ਅੱਛਾ ਹਾਂ ਤੁਸੀਂ ਭਾਵੇਂ ਸ਼ਰਾਰਾ ਬਣਵਾਲੋ ਅੱਛਾ ਲੱਗਦਾ ਪਿਆ ਸੀ ਹਾਂ ਮੈਂ ਸੋਚ ਰਹੀ ਆ ਜਾਂ one piece ਜਾਂ ਸ਼ਰਾਰਾ one piece ਰਹਿਣਦੋ ਤੁਸੀਂ ਗਰਾਰਾ ਸ਼ਰਾਰਾ ਦਾ ਹੀ fashion ਬਹੁਤ ਹੋਇਆ ਪਿਆ ਅੱਜਕਲ ਹਾਂ ਇਹੀ ਨਾ one piece ਅਸੀਂ ਫ਼ੇਰ function ਵਗੈਰਾ ਤੇ ਪਾ ਸਕਦੇ ਹਾਂ ਇਹ ਗਰਾਰਾ ਸ਼ਰਾਰਾ ਹੋਏ ਨਾ ਤੇ ਅਸੀਂ ਕਿੱਧਰੇ ਵੀ ਪਾ ਕੇ ਜਾ ਸਕਦੇ ਹਾਂ ਹਾਂਜੀ ਉਹ ਤਾਂ ਹੈ ਹੀ ਹੈ easily ਬੰਦਾ ਕਿੱਧਰੇ ਇਹ ਏ ਵੀ ਜਾਣਾ ਹੋਏ ਤੇ ਪਾ ਲੈਂਦਾ ਚੱਲ

ਹਾਂ ਹੰਡ ਵੀ ਜਾਂਦੇ ਨੇ ਸੂਟ ਫ਼ੇਰ ਇਹ ਡ੍ਰੇਸਾਂ ਪਈਆਂ ਰਹਿੰਦੀਆਂ ਨੇ ਹਾਂ ਉਹ ਤੇ ਹੈ ਹੀ ਹੈ ਡ੍ਰੇਸਾਂ ਨੀ ਨਾ ਹੰਡਦੀਆਂ ਉਹ ਤੇ function ਤੇ ਹੀ ਪੈਣੀਆਂ ਸਿਰਫ

ਹਾਂਜੀ ਹਾਂਜੀ

ਹੋਰ ਕੱਪੜਾ ਕਿੰਨਾ ਲੈ ਆਏ ਸੀ ਤੁਸੀਂ ਉਹਦਾ ਮੈਂ ਤੇ ਦੇਖੋ ਯਾਰ ਮੈਂ ਬਣਾਇਆ ਸੀ ਲਹਿੰਗਾ ਲਹਿੰਗੇ ਨੂੰ ਤਾਂ ਜਿਆਦਾ ਲੱਗਦਾ ਕੱਪੜਾ ਹੁਣ depend ਕਰਦਾ ਤੁਸੀਂ ਕਿਸ ਤਰ੍ਹਾਂ ਦੀ dress ਬਣਾਉਣੀ ਆ ਅੱਛਾ ਨਹੀਂ ਜਿਵੇਂ ਹੁਣ ਸ਼ਰਾਰਾ ਬਣਾਉਣਾ ਹੋਵੇ ਤੇ ਫ਼ੇਰ ਕਿੰਨਾ ਕੱਪੜਾ ਚਾਹੀਦਾ ਸ਼ਰਾਰੇ ਵਾਸਤੇ ਚਾਰ ਮੀਟਰ ਕੱਪੜਾ ਲੈਣਾ ਤੁਸੀਂ

shirt ਵਾਸਤੇ two ਯਾ ਫਿਰ ਦੋ ਯਾ ਦੋ ਤੋਂ ਜਿਆਦਾ ਲੈਣਾ ਥੋੜਾ ਜਾ ਦੋ ਢਾਈ ਮੀਟਰ ਚ ਬਣ ਜਾਂਦੀ ਹੈ

ਅੱਛਾ ਠੀਕ ਹੈ ਤੇ ਕੀ ਕਹਿੰਦੇ ਨੇ lining shirt ਵਾਸਤੇ ਡੇੜ ਮੀਟਰ lining ਲੱਗ ਜੇਗੀ ਅਗਰ ਜਿਆਦਾ ਉਹ ਹੈ ਨਾ transparent ਕੱਪੜਾ ਫ਼ੇਰ ਤਾਂ ਪੂਰੀ ਪੂਰੀ ਲਗਾਉਣੀ ਪੈਂਦੀ ਹੈ ਨਾ

ਤੇ ਸ਼ਰਾਰੇ ਨੂੰ ਸ਼ਰਾਰੇ ਨੂੰ ਅਗਰ ਤੁਸੀਂ ਪੂਰੀ ਪੈਰਾ ਤੱਕ ਲਗਵਾਉਣੀ ਹੈ

ਤੇ ਉਹ ਦੋ ਮੀਟਰ ਲੱਗ ਜੇਗੀ ਉਹਦੇ ਚ ਦੋ ਢਾਈ ਮੀਟਰ

ਨਹੀਂ ਵੈਸੇ ਪੂਰੀ ਅੱਛੀ ਲੱਗਦੀ ਹੈ ਨਹੀਂ ਜਰੂਰੀ ਵੀ ਨੀ ਹੈ ਮੈਂ ਆਪਣੇ ਤੇ ਲਗਾਨੀ ਹਾਂ ਨਾ ਮੈਂ ਸਿਰਫ Thais ਤੱਕ ਲਗਾਉਂਦੀ ਹਾਂ ਅਗਰ ਮੇਰਾ ਕੱਪੜਾ ਥੋੜਾ ਮੋਟਾ ਏ

ਅੱਛਾ ਅੱਛਾ

ਨਾਲ raises

ਅੱਛਾ ਲੈਸਾਂ ਠੀਕ ਹੈ ਗੋਟੇ ਵਾਲੀ ਲੈਸ ਚੱਲੀ ਨਾ ਜਿਹੜੀ

ਉਹ ਲੈਕੇ ਆਉਣਾ ਬਹੁਤ fashion ਵਿੱਚ ਹੈਗੀ ਆ ਹਾਂ ਉਹਦਾ ਬੜਾ trend ਚੱਲਿਆ ਪਿਆ

ਬਹੁਤ ਅੱਛੀ ਲੱਗਦੀ ਹੈ